ਨਹੀਂ, ਨਹੀਂ ਇੰਨਾ ਕੋਈ ਨਹੀਂ ਹੈਗਾ. ਬਸ ਤੁਸੀਂ ਅਪਨੀ admission ਕਰਵਾਉਣੀ ਹੈ. ਬਾਕੀ ਆ ਕੇ ma'am ਨਾਲ ਗੱਲ ਕਰ ਲਿਓ ਨਾ ਤੁਸੀਂ.

ਨਹੀਂ ਇੰਨਾ ਮਤਲਬ ਓਹ ਕੁਝ ਨਹੀਂ ਹੈਗਾ. ਬਸ ਅਪਣਾ ਜੀ ਤੁਸੀਂ ਇੱਕ ਬਾਰ class 'ਚ ਆ ਗਏ ਤਾਂ ਬਾਹਰ ਨਹੀਂ ਜਾ ਸਕਦੇ. ਜੇ ਬਾਹਰ ਜਾਣਾ ਹੈ? ਤਾਂ leave ਵਗੈਰਾ ਲੈਣੀ ਹੈ half day ਦੀ ਫਿਰ application ਦੇਣੀ ਪੈਂਦੀ ਹੈ, ਜਿਵੇਂ ਆਪਾਂ school 'ਚ ਕਰਦੇ ਹਾਂ. ਹਾਂਜੀ. ਹਾਂਜੀ ਓਹ ਤਾਂ ਮੈਂ ਸਮਝ ਗਈ.

ਤੇ ਮਤਲਬ teacher ਕਿਵੇਂ ਦੇ ਨੇ ਓੱਥੇ? teacher ਤਾਂ ਬਹੁਤ ਵਧੀਆ, ਬਹੁਤ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਨੇ, ਸਿਖਾਉਂਦੇ ਨੇ ਵੀ ਸਾਰਾ ਐਨ ਵਧੀਆ ਤਰੀਕੇ ਨਾਲ ਹੈ. ਕੁੜੀਆਂ ਤਾਂ ਇੱਥੋਂ ਸਿਖਕੇ boutique ਵਗੈਰਾ, ਅਅ salon ਵਗੈਰਾ ਖੋਲ ਕੇ ਬੈਠੇ ਹੈ. ਮੈਂ ਵੀ ਸੋਚਿਆ ਮੈਂ ਕਿਹਾ ਚਲ ਮੈਨੂੰ ਵੀ.

ਲੱਗੀ ਸੀ, ਪੈਸੇ ਦੇ ਕੇ ਸਿੱਖ ਰਹੀ ਸੀ ਮੈਂ stitching ਦਾ, ਪਰ ਓੱਥੇ ਮਤਲਬ ਵਧੀਆ ਨਹੀਂ ਸਿਖਾਇਆ ਹੈਗਾ ਫਿਰ ਮੈਂ ਇੱਥੇ ਸਸ ਸੁਣਿਆ ਹੈ ਕਰਵਾਉਂਦੇ ਨੇ. ਮੈਂ ਤਾਂ ਤੁਹਾਨੂੰ call ਲਗਾਈ, ਮੈਂ ਕਿਹਾ ਤੁਹਾਨੂੰ ਪੁੱਛਦੀ ਹਾਂ ਵੀ ਕਿੱਦਾਂ ਕਰਵਾਉਂਦੇ ਨੇ fees ਬਾਰੇ.

ਫਿਰ ਮੈਂ ਕਰਵਾ ਕੇ admission.

ਹਾਂਜੀ. beauty ;ਚ ਮਤਲਬ ਕਿ-ਕਿ ਹੁੰਦਾ ਹੈ. ਕਿ ਸਿਖਾਉਂਦੇ ਨੇ ਪਹਿਲਾਂ starting ਤੋਂ? ਅਪਣਾ basic ਜਿਹੜਾ makeup ਵਗੈਰਾ ਹੋ ਗਿਆ, threading ਸਾਰਾ ਕੁਝ ਓਹ ਪਹਿਲਾਂ ਤੋਂ ਹੀ ਸਿਖਾਉਂਦੇ ਨੇ.

ਮਤਲਬ ਸਾਰੇ course ਵਧੀਆ ਕਰਵਾਉਂਦੇ ਨੇ. ਹਾਂਜੀ. ਸਾਰੇ ਵਧੀਆ ਇੱਕਦਮ.

ਹਾਂਜੀ. ਚਲੋ ਸਿਖ ਕੇ ਆਪਣੀ life ਬਣ ਜਾਂਦੀ ਹੈ ਕਿਉਂਕਿ stitching ਤੇ beauty ਦਾ course ਮੈਂ ਇਹ ਦੋਨੋਂ ਰਖੂਂਗੀ. ਤੇ

ਹਾਂਜੀ. ਇਹ ਤਾਂ ਹੈ. ਤਾਂਹੀ ਮੈਂ stitching ਸਿਖ ਰਹੀ ਹਾਂ ਵੀ ਅਪਣਾ ਇੱਕ boutique ਜਿਹਾ ਖੋਲ, ਖੋਲ ਸਕਦੇ ਹਾਂ. ਆਪਣੇ ਪੈਰਾਂ ਤੇ ਖੜੇ ਹੋ ਜਾਵਾਂਗੇ.

ਹਮਮ ਕਲ੍ਹ ਨੂੰ ਨਾ ਆਪਾਂ ਨੂੰ ਕਿਸੇ ਦੇ ਸਾਹਮਣੇ ਹੱਥ ਨਹੀਂ ਨਾ ਅੱਡਣੇ ਪੈਣਗੇ. ਹਮਮ ਘਰਦਿਆਂ ਦੇ ਸਾਰਾ. ਘਰ ਦੇ ਕਹਿਣ ਵੀ ਹਾਂ ਸਾਡੇ ਤੋਂ ਪੈਸੇ ਲੈਂਦੇ ਹੈ. ਨਹੀਂ ਆਪਾਂ self-independent ਹੋ ਕੇ ਦਿਖਨਾ ਹੈ ਘਰ ਦੀਆਂ ਨੂੰ ਵੀ.

ਹਾਂਜੀ. ਬਾਕੀ teacher ਵੀ ਵਧੀਆ ਤਰੀਕੇ ਨਾਲ ਇੱਕ family ਦੀ ਤਰ੍ਹਾਂ ਰਹਿੰਦੇ ਸਾਰੇ ਇੱਥੇ. ਬਸ ਜੇ teacher ਵਧੀਆ ਫਿਰ ਕੰਮ ਤਾਂ ਵਧੀਆ ਹੋਣਾ ਹੀ .

ਹਾਂਜੀ. ਸਾਰਾ ਵਧੀਆ ਸਿਖਾਉਂਦੇ ਨੇ. ਕਕ ਕਿੰਨੇ ਮਹੀਨੇ ਦਾ course ਹੈ ਇਹ? ਇਹੇ ਛੇ ਮਹੀਨੇ ਦਾ ਹੁੰਦਾ course. ਤੇ ਆਪਾਂ timing ਦੇਖ ਕੇ ਆਪਾਂ ਰਖ ਸਕਦੇ ਹਾਂ ਨਾ, ਹੁਣ ਜਿਵੇਂ ਏਥੋਂ starting 'ਚ ਏਡਮੀਸਨਾਂ ਹੋ ਗਈਆਂ ਹੁਣ.

ਜੇ ਓਹ ਲਗਾਉਂਦੇ ਵੀ ਹੈ ਫਿਰ ਉਨ੍ਹਾਂ ਨੂੰ ਦੋਬਾਰ ਤੋਂ ਸਾਰਾ ਸਿਖਾਉਂਦਾ ਔਖਾ ਜਿਹਾ ਹੋ ਜਾਂਦਾ ਹੈ ਤਾਂ ਓਹ ਫਿਰ ਕਹਿੰਦੇ ਹੈ ਵੀ ਪਹਿਲਾਂ ਜਿਹੜਾ ਸਿਖਾ ਰਹੇ ਹਾਂ ਓਹ ਸਿਖ ਲੋ ਬਾਕੀ ਜਿਹੜਾ ਓਨ੍ਹਾਂ ਦਾ ਰਹਿ ਗਿਆ ਓਹ ਬਾਅਦ 'ਚੋਂ ਫਿਰ ਉਨ੍ਹਾਂ ਨੂੰ ਓਹ ਸਿਖਾ ਦਿੰਦੇ ਨੇ ਜਿਹੜਾ time ਬੱਚ ਜਾਂਦਾ ਉਨ੍ਹਾਂ ਦਾ. ਮਤਲਬ starting ਵਧੀਆ ਤਰੀਕੇ ਨਾਲ ਸਿਖਾਉਂਦੇ ਨੇ.

ਤੇ ਮਤਲਬ palazzo ਕਿੱਦਾਂ-ਕਿੱਦਾਂ ਦੇ ਸਿਖਾਉਂਦੇ ਨੇ? ਵੈਸੇ ਤਾਂ, ਜਿਵੇਂ ਦੇ ਤੁਸੀਂ ਸਿਖਨੇ ਹੋਣ. frock, frock ਵਗੈਰਾ gown ਸਭ ਕੁਝ?

ਕਿਉਂਕਿ ਅੱਜਕਲ੍ਹ ਨਾ ਇਨ੍ਹਾਂ ਦੀ frock ਹੋ ਗਏ ਕਾਫੀ ਇਨ੍ਹਾਂ ਚੱਲਿਆ ਹੋਇਆ ਹੈ trend. ਕਾਫੀ ਕੁੜੀਆਂ ਬੰਵਾਉਂਦੀਆਂ ਨੇ. ਹਮਮ ਓਹੀ ਸਾਰਾ ਕੁਝ ਸਿਖਾਉਂਦੇ ਨੇ ਓਹ.

ਤੇ ਤੁਸੀਂ ਕਿਹੜੇ ਪਿੰਡ ਤੋਂ ਆਉਣਾ ਹੈ ਵੈਸੇ? ਮੈਂ ਵਾਲਾ ਪਿੰਡ. ਸਿਰ੍ਹੰਦ ਤੋਂ ਅੱਗੇ ਹੈ. ਤਾਂ ਮੈਂ ਤੁਹਾਨੂੰ ਪੁੱਛਿਆ ਸੀ ਵੀ auto ਵਗੈਰਾ ਦਾ ਕੋਈ ਪ੍ਰਬੰਧ ਹੈ ਕਿਉਂਕਿ ਇੱਦਾਂ ਫਿਰ ਦੂਰ ਤੋਂ ਆਉਣਾ ਨਾ ਔਖਾ ਲਗਦਾ ਬੱਸਾਂ 'ਚ ਵੀ ਕਾਫੀ. ਮੈਂ ਕਿਹਾ ਜੇ auto ਵਗੈਰਾ ਦਾ ਕੋਈ ਪ੍ਰਬੰਧ ਹੈ ਤਾਂ auto 'ਚ ਲਗ ਜਾਂਦੀ.

ਹਾਂਜੀ. ਕੋਈ ਨਹੀਂ ਕਰਾ ਲਿਓ free ਵੈਸੇ ਘਰੇ free ਨਾਲੋਂ ਤਾਂ ਵਧੀਆ ਹੀ ਹੈ. ਹਾਂਜੀ. ਹਾਂਜੀ free ਹਾਂ, ਜੇ free ਹਾਂ ਤਾਂਹੀ ਲੱਗੇ ਹੈ ਨਾ ਇੱਥੇ. ਕਰ ਲਈ. ਹਾਂਜੀ. plus two ਮੈਂ clear ਕਰ ਲਈ. ਇੱਥੋਂ ਦੇ ਹੈ ਨਾ ਸਾਡੇ ਮੈਂ ਸੁਣਿਆ ਨਾ ਜਦੋ ਵੀ ਇੱਥੇ courses ਕਰਵਾਉਂਦੇ ਨੇ ਮੈਂ ਥੋੜੇ ਕ ਛੇ ਕੁ ਮਹੀਨਾ ਵੇਹਲੀ ਸਿਗੀ ਤੇ ਮੈਂ ਸੋਚਿਆ ਮੈਂ ਚਲ ਮੈਂ ਹੁਣ ਓੱਥੇ admission ਕਰਵਾ ਲਵਾਂਗੀ. ਕਾਹਨੂੰ time waste ਕਰਨਾ. ਹਾਂਜੀ. ਮੈਂ ਵੀ free ਸੀਗੀ ਹੁਣ ਫਿਰ ਮੈਂ ਇੱਥੇ ਲੱਗ ਗਈ. ਅੱਗੇ ਦੇਖਦੇ ਹਾਂ ਹੁਣ ਮੈਂ ਕਿਹਾ ਚਲ boutique ਖੋਲ ਲਾਂਗੇ stitching ਸਿਖ ਲੈਂਦੇ ਹਾਂ. ਹਾਂਜੀ. ਹੁਣ ਕਾਫੀ ਕੁੜੀਆਂ ਨੇ. ਮੈਂ ਸੁਣਦੀ ਹਾਂ ਜਿਵੇਂ ਵੀ ਇਹ ਇਹਦਾ ਹੀ ਨਾਮ ਸੁਣਦੀ ਹਾਂ ਮੈਂ ਬੱਸੀ trust ਦਾ charitable ਕਹਿੰਦੇ ਵੋ ਓਥੋਂ ਸਿਖ ਕੇ ਉਨ੍ਹਾਂ ਨੇ boutique ਕਿਤੇ ਹੈ. ਹਾਂਜੀ.

ਦਿਨ ਸਾਰੇ ਇੱਥੋਂ ਕੀਤੇ ਹੋਏ ਨੇ ਬਹੁਤ parlor ਜਿਹੜੇ ਖੁੱਲੇ ਹੋਏ ਨੇ ਸਾਰੇ ਤੇ ਮੈਂ ਕਿਹਾ ਚਲ ਮੈਂ ਵੀ ਅਪਣਾ boutique ਖੋਲ ਲਵਾਂਗੀ ਵਧੀਆ ਤਰੀਕੇ ਨਾਲ ਸਿਖ ਕੇ.

ਤੁਸੀਂ ਵੈਸੇ ਇੰਨੀ ਦੂਰ ਬਸ ਤੇ ਆਇਆ ਕਰੋਗੇ?

fees ਤਾਂ ਕੋਈ ਨਹੀਂ ਹੈਗੀ free ਤਾਂ ਹੈਗਾ ਕਿਉਂਕਿ ਕਰਾਇਆ, ਕਰਾਇਆ ਹੀ ਹੈ. ਕਰਾਇਆ ਲਗਾ ਕੇ ਆਜਾ ਕਰਾਂਗੇ.

ਹਾਂਜੀ. ਘਰ 'ਚ ਨਾ ਮਤਲਬ ਸਾਡੇ ਆਸ-ਪਾਸ ਉਨ੍ਹਾਂ ਨਾਲ ਵੀ ਗੱਲ ਕੀਤੀ. ਮੈਂ ਉਨ੍ਹਾਂ ਨੂੰ ਵੀ ਦੱਸਿਆ ਸੀ. ਮੈਂ ਇਸ ਲਈ ਮੈਂ ਤੁਹਾਨੂੰ phone ਕੀਤਾ, ਵੀ ਚਲੋ ਮੈਂ ਪੁੱਛਦੀ ਹਾਂ ਵੀ ਕਿੱਦਾਂ-ਕਿੱਦਾਂ ਓੱਥੇ ਕਰਵਾਉਂਦੇ ਨੇ, ਕਿਹੜੇ courses ਕਰਵਾ ਰਹੇ ਨੇ, ਕਿੱਦਾਂ ਕਰਵਾ ਰਹੇ ਨੇ ਵਧੀਆ. ਫਿਰ ਵੀ, ਓੱਦਾਂ ਦੇ ਉਨ੍ਹਾਂ ਨੂੰ ਵੀ ਦੱਸੂਂਗੀ ਫਿਰ ਅੱਗੇ ਜਾ ਕੇ ਕਿ ਪਤਾ ਓਹ ਵੀ ਜਿਹੜਾ ਓਨ੍ਹਾਂ ਦਾ waste ਹੋ ਰਿਹਾ ਹੈ time ਇੱਧਰ ਆ ਕੇ ਸਿੱਖਣ. ਹਾਂਜੀ.

ਤੇ ਫਿਰ. ਉਹਦੀ ਤਾਂ plus twoਹੋ ਰਹੀ ਹੈ. ਪਹਿਲਾਂ ਲੱਗੀ ਸੀ ਓਹ ਇੱਥੇ ਤੇ plus two ਹੋ ਰਹੀ ਹੈ ਹੁਣ ਓਹਦੀ ਤਾਂ ਓਹ ਫਿਰ ਵਿੱਚੋਂ ਹੀ ਛੱਡ ਕੇ ਚਲੀ ਗਈ ਮੈਨੂੰ ਕਹਿੰਦੀ ਵੀ ਇੱਦਾਂ ਨਹੀਂ ਨਾ ਜਾਣਾ. ਵੀ ਨਾਲੇ ਤਾਂ ਓਹਦਾ ਸਾਰਾ ਜਿਹੜਾ ਸਿੱਖਿਆ ਸੀ ਓਹ ਵੀ waste ਗਿਆ ਤੇ ਤੁਹਾਡਾ ਵੀ waste ਗਿਆ ਜਿਹੜਾ ਤੁਸੀਂ ਆਉਂਦੇ ਸੀ ਜਾਉਂਦੇ ਸੀ.

ਕਰਾਇਆ ਲਾ ਕੇ ਆਉਣਾ ਵੀ ਸੌਖਾ ਨਹੀਂ ਜੇ ਨਾ ਹੀ ਸਿਖਿਆ ਫਿਰ ਕਿ ਆਉਣ ਦਾ ਫਾਇਦਾ ਹੈ.

ਜੇ ਸਿੱਖਦੇ ਹਾਂ ਤੇ ਆਪਣੇ ਅੱਗੇ ਜਾ ਕੇ ਹੀ ਕੰਮ ਆਉਣਾ. ਹਾਂਜੀ. ਤੇ ਹੈ ਨਾ ਕਿ ਕਹਿੰਦੇ ਹੈ, ਇੱਥੇ ਛੁੱਟੀਆਂ ਜਿਹੜੀਆਂ ਓਹ ਵੀ ਕਹਿੰਦੇ ਹੈ ਵੀ ਮਹੀਨੇ 'ਚ ਦੋ ਬਾਰ ਛੁੱਟੀ ਕਰ ਸਕਦੇ ਹੋ ਤੁਸੀਂ ਜਿਆਦਾ ਛੁੱਟੀਆਂ ਨਹੀਂ ਕਰਨੀਆਂ.

ਹਾਂਜੀ. ਮਹੀਨੇ 'ਚ ਸਿਰਫ ਦੋ. ਤੇ ਅਅ saturday ਤੇ sunday ਦੀ ਛੁੱਟੀ ਹੁੰਦੀ ਹੈ ਕਿ ਕੱਲੀ sunday ਦੀ ਹੀ ਛੁੱਟੀ ਹੁੰਦੀ ਹੈ. ਸਿਰਫ sunday ਦੀ ਛੁੱਟੀ ਹੁੰਦੀ ਹੈ. saturday ਤਾਂ ਕੋਈ ਛੁੱਟੀ ਨਹੀਂ ਹੁੰਦੀ. ਤੇ ਸਰਕਾਰੀ ਦੀ ਕੋਈ ਛੁੱਟੀ ਨਹੀਂ ਹੈਗੀ ਇੱਥੇ.

ਤੇ timing ਸਵੇਰ ਦੀ ਕਿ ਹੈ? ਸਵੇਰ ਦੀ ਓਹੀ ਸਾਡੇ ਨੂੰ ਤੋਂ ਡੇਢ ਵਜੇ ਤੱਕ ਹੈ. ਅੱਛਾ ਤੇ ਜੇ ਮਤਲਬ ਥੋੜਾ-ਬਹੁਤਾ late ਹੋ ਜਾਵੇ ਤੇ ਚਲਦਾ ਹੈ? ਕੁਝ ਕਹਿੰਦੇ ਤਾਂ ਨਹੀਂ ਮਤਲਬ teacher.

prayer, ਹਾਂਜੀ ਸੁਭਾ ਹੁੰਦੀ ਹੈ. ਤੇ ਓਦੇ ਵਿੱਚ ਵੀ ਕੋਈ ਬੱਚੇ late ਹੋ ਜਾਂਦੇ ਨੇ ਮਤਲਬ ਘੱਟ ਤਾਂ ਇਸ ਲਈ ma'am ਬੋਲਦੇ ਵੀ ਨੇ. ਤੇ ਹੁਣ ਅਅ ਥੋੜੇ ਦਿਨਾਂ ਤੋਂ ਸਾਰੇ ਬੱਚੇ ਆ ਰਹੇ ਨੇ properly. prayer ਹੋ ਰਹੀ ਹੈ. ਸਭ, ਸਭ school ਦੀ ਤਰ੍ਹਾ ਹੈ. ਮੈਂ ਨਾ ਬਸ school ਹੀ ਸਮਝ ਲੋ ਤੁਸੀਂ ਆਪਣਾ. school ਹੀ ਹੈ ਇਹੇ.

ਵੈਸੇ ਕਾਫੀ ਵਧੀਆ ਲੱਗਿਆ ਇਹ ਸੁਣ ਕੇ trust ਬਾਰੇ.

ਵੀ ਇੰਨੇ ਵਧੀਆ ਜਿਹੇ courses ਹੋ ਰਹੇ ਨੇ. ਕਰਕੇ ਅਪਣੀ life 'ਚ ਕੁਝ ਬਣ ਸਕਦੇ ਹਾਂ ਆਪਾਂ, ਹਾਂਜੀ.

ਹਾਂਜੀ. ਹੁਣ ਮੈਂ stitching ਦਾ ਰੱਖੂੰਗੀ ਸਵੇਰ time ਤੇ ਸ਼ਾਮ ਨੂੰ beauty ਦਾ ਰੱਖੂੰਗੀ. ਹਾਂਜੀ. ਮੈਂ ਵੀ beauty ਦਾ ਦੇਖ ਰਹੀ ਸਿਗੀ ਵੀ beauty ਰੱਖ ਲਵਾਂ ਤੇ ਚਲੋ ਤੁਸੀਂ ਆ ਜੋ ਫਿਰ ਅਸੀਂ ਦੋਨੋਂ ਇਕੱਠੇ beauty ਦਾ ਵੀ ਰੱਖ ਲਵਾਂਗੇ.

ਹਾਂਜੀ. ਓਹ ਨਾ wise scheme ਹੈ.

ਓਦੇ ਵਿੱਚ fees ਲਗਦੀ ਹੈ ਡੇਢ ਸੌ ਰੁਪਿਆ. ਮਤਲਬ ਛੇ ਮਹੀਨੇ ਦਾ ਨੌ ਸੌ.

ਤੇ ਬਸ ਅਅ ਜਦੋਂ ਛੇ ਮਹੀਨੇ ਪੂਰੇ ਤੇ certificate ਮਿਲਦਾ ਤੇ ਅਪਣਾ machine provide ਕਰਦੇ ਨੇ. beauty ਦਾ ਇਕੱਠੇ ਰਖਦੇ ਹਾਂ ਜੇ ਫਿਰ ਤੇ beauty 'ਚ ਵੀ kit ਵਗੈਰਾ ਮਿਲਦੀ ਹੈ ਕਿ ਨਹੀਂ? ਨਹੀਂ. ਨਹੀਂ. ਜੇ ਤੁਸੀਂ . ਜੇ ਤੁਸੀਂ beauty 'ਚ ਲਵੋਗੇ ਦਾ ਮਿਲੁਗਾ ਤੁਹਾਨੂੰ. ਅੱਛਾ-ਅੱਛਾ ਮਤਲਬ ਵੀ ਇਹ ਦੋਨੋਂ course ਵਾਲੇ ਇਕੱਠੇ ਨਹੀਂ ਰੱਖ ਸਕਦੇ.

ਜੇ ਆਪਾਂ stitching ਦਾ ਵਾਲਾ ਰਖਦੇ ਹਾਂ ਤਾਂ beauty ਦਾ ਵਾਲਾ ਰਖਣਾ ਪੈਂਦਾ?

ਅੱਛਾ ਜੀ. ਫਿਰ ਮੈਂ stitching ਵਾਲਾ ਰੱਖ ਲੂਂਗੀ ਤੇ beauty ਦਾ. ਹਾਂਜੀ. ਰੱਖ ਲਿਓ. ਮੈਂ ਵੀ ਹੈ ਨਾ ਫਿਰ beauty ਦਾ ਦਾ ਹੀ ਰੱਖੂੰਗੀ ਹੈ ਨਾ. ਤੇ stitching ਪਹਿਲਾਂ ਹੀ ਰੱਖ ਦਿੱਤੀ ਸਿਗੀ. ਹਾਂਜੀ. ਚਲੋ ਹੁਣ ਤੁਸੀਂ ਮੇਰੇ friend ਬਣਗੇ ਜਦੋਂ ਮੈਂ admission ਕਰਵਾਉਣ ਆਉਂਗੀ.

ਤੇ teacher ਮਤਲਬ ਸਿਖਾਉਂਦੇ ਕਿੱਦਾਂ ਨੇ? ਹਾਂਜੀ? teacher ਸਿਖਾਉਂਦੇ ਕਿੱਦਾਂ ਨੇ ਮਤਲਬ ਵਧੀਆ ਸਿਖਾਉਂਦੇ ਨੇ? ਹਾਂਜੀ. ਹਾਂਜੀ ਵਧੀਆ ਜਿਵੇਂ ਤੁਸੀਂ ਆਪਣੇ mumma-papa ਤੋਂ ਕੁਝ ਸਿਖਦੇ ਹੋ. ਓਵੇਂ ਹੀ ਸਿਖਾਉਂਦੇ ਹੈ.

ਹਾਂਜੀ. ਮਤਲਬ ਕਈ ਥਾਂਵਾਂ ਤੇ ਹੁੰਦਾ ਹੈ ਨਾ ਇੱਦਾਂ ਵੀ ਜੇ ਇੱਕ ਬਾਰ ਨਾ ਸਮਝ ਲੱਗੇ ਦੋਬਾਰਾ ਪੁੱਛਣ ਜਾਓ teacher ਗੁੱਸਾ ਕਰਦਾ ਹੈ ਬੋਲਦੇ ਹੈ ਸਮਝ ਨਹੀਂ ਆਇਆ. ਓੱਦਾਂ ਦੋਬਾਰਾ ਪੁੱਛਣ ਤੇ ਵਧੀਆ ਸਮਝਾਉਂਦੇ ਨੇ ਖਿਜਦੇ ਤਾਂ ਨਹੀਂ ਓਹੋ. ਨਹੀਂ. ਨਹੀਂ ਕੁਝ ਨਹੀ ਕਹਿੰਦੇ. ਚਾਹੇ ਤੁਸੀਂ ਪੰਜਾਹ ਬਾਰ ਪੁੱਛੋ ਉਨ੍ਹਾਂ ਨੂੰ ਜਾ ਕੇ ਵਧੀਆ ਤਰੀਕੇ ਨਾਲ ਦੋਬਾਰਾ ਓਨ੍ਵੇਂ ਹੀ ਸਮਝਾਉਣਗੇ ਜਿੰਵੇਂ ਤੁਹਾਨੂੰ ਪਹਿਲਾਂ ਦੱਸਿਆ ਤੁਸੀਂ ਬਾਰ-ਬਾਰ ਆਈ ਜਾ ਰਹੇ ਹੋ. ਤੁਹਾਨੂੰ ਇੱਕ ਬਾਰ ਸਮਝ ਨਹੀਂ ਆ ਰਿਹਾ. ਇਹੋ ਜਿਹੀ ਕੋਈ ਗੱਲ ਨਹੀਂ ਹੈਗੀ.

ਤੇ ਓਹ ਹੀ ਹੈ ਨਾ ਫਿਰ ਤਾਂਹੀ ਕਿਉਂਕਿ ਇੱਕ ਬਾਰ ਸਮਝ ਜਦ ਆਪਾਂ ਨੇ ਕੀਤਾ ਨਹੀਂ ਹੈ ਗਾ ਕਦੇ ਕੰਮ ਇੱਕ ਬਾਰ ਦੋਬਾਰਾ ਪੁੱਛਣਾ ਪੈਂਦਾ.

ਨਾਮ ਸੁਣਿਆ ਹੈ ਇਹ trust ਦਾ ਵਧੀਆ ਹੀ ਸੁਣਿਆ ਹੈ ਹਰ ਕੋਈ ਕਹਿੰਦਾ ਵੀ ਵਧੀਆ ਹੈ ਵੀ ਸਾਰੇ course ਵਧੀਆ ਕਰਵਾਉਂਦੇ ਹੈ. ਸਾਰੇ teacher ਵਧੀਆ ਨੇ. ਹਾਂਜੀ. ਵਧੀਆ ਹੈ ਇੱਥੇ ਤਾਂ ਸਭ ਕੁਝ ਸਿਖਾਉਂਦੇ ਨੇ.

ਚਲੋ ਕੋਈ ਨਹੀਂ ਤੁਸੀਂ ਆ ਜੀਓ ਕਲ੍ਹ ਨੂੰ ਫਿਰ.

ਤੇ ਨਾਲ parents ਨੂੰ ਵੀ ਲੇ ਆਇਓ . ਅੱਛਾ ਜੀ. ਤੇ ਨਾਲ ਕੋਈ fees ਲੈ ਕੇ ਆਉਣੀ ਹੈ? fees ਜੇ ਤੁਸੀਂ ਪਹਿਲਾਂ ਕਰਵਾਉਣੀ ਹੈ ਤਾਂ ਪਹਿਲਾਂ ਕਰਾ ਦਿਓ ਜੇ ਤੁਸੀਂ ਬਾਅਦ 'ਚੋਂ ਕਰਵਾਉਣੀ ਹੈ ਤਾਂ ਬਾਅਦ 'ਚੋਂ ਵੀ ਕਰਾ ਸਕਦੇ ਹੋ.

ਨਹੀਂ, ਨਹੀਂ. ਕੋਈ ਨਹੀਂ ਓਹ ਤਾਂ ਆਪੇ ਕਹੀ ਦੇਣਾ ਵੀ ਜਦੋਂ ਤੁਹਾਡੇ ਕੋਲ ਹੋਣ ਦੇ ਦਿਓ. ਚਾਹੇ ਤੁਸੀਂ ਦੋ ਪਹਿਲਾ ਮਹੀਨਾ ਲਾ ਕੇ ਦੇ ਦਿਓ ਚਾਹੇ.

ਹਾਂਜੀ.

ਹਾਂਜੀ. ਹਾਂਜੀ. ਕੋਈ ਨਾ ਆ ਜਿਓ ਤੁਸੀਂ. ਕਰਵਾ ਲਿਓ admission. ਤੇ beauty 'ਚ ਵੀ ਕੱਲ੍ਹ ਹੀ ਕਰਵਾਉਣਗੇ ਤੁਸੀਂ? ਹਾਂਜੀ. ਮੈਂ ਦੋਨੋਂ courses 'ਚ ਕਰਵਾ ਜਾਣਿਆਂ ਫਿਰ.

ਜਲਦੀ ਤੋਂ ਜਲਦੀ ਮੈਂ ਆਉਣ ਲੱਗ ਜਾਊਂਗੀ ਫਿਰ ਉਨ੍ਨਾ ਹੀ ਜਲਦੀ ਸਿਖ ਪਾਊਂਗੀ. ਜੇ ਮੈਂ admission ਇੱਕ 'ਚ ਕਰਵਾ ਕੇ ਇੱਕ 'ਚ ਆਉਣ ਲੱਗ ਜਾਂ ਫਿਰ ਦੂਜੇ 'ਚ ਕੰਮ ਇੱਦਾਂ ਪਿੱਛੇ ਹੋਊਗਾ ਜੇ ਮੈਂ ਦੋਨਾਂ 'ਚ ਇਕੱਠੇ ਕਰਵਾ ਲੈਂਦੀ ਹਾਂ ਤਾਂ ਸਵੇਰ ਦਾ batch ਲਾ ਲਿਆ ਸ਼ਾਮ ਦਾ ਫਿਰ ਓਹ ਨਾ routine wise ਕੰਮ ਚੱਲੀ ਜਾਉਗਾ. ਹਾਂਜੀ. ਤੁਸੀਂ ਕਲ੍ਹ ਤੇ admission ਕਰਵਾ ਲਵਾਂਗੇ ਆਪਾਂ. ਓਹਦੇ 'ਚ ਕਰ ਲੂਂਗੀ ਤੁਹਾਡੇ ਨਾਲ.

ਓਹ ਤੋਂ number ਮਿਲਿਆ ਤੁਹਾਡਾ ਫਿਰ ਮੈਂ ਤਾਂ ਤੁਹਾਨੂੰ call ਕੀਤੀ. ਮੈਂ ਚਲ ਮੈਂ ਤੁਹਾਨੂੰ ਪੁੱਛਦੀ ਹੈਂ ਵੀ ਕਿੱਦਾਂ ਓੱਥੇ ਕਰਵਾਉਂਦੇ ਨੇ. ਵਧੀਆ ਹੀ ਕਰਵਾਉਂਦੇ ਵੈਸੇ ਤਾਂ ਤੁਸੀਂ ਆ ਜੀਓ ਇੱਕ ਬਾਰ ਕਲ੍ਹ ਨੂੰ ਫਿਰ. ਹਾਂਜੀ. ਬਾਕੀ ਤਾਂ ਐਦਾਂ ਤਾਂ ਕਹਿਣ ਨੂੰ ਵਧੀਆ ਹੈ. ਬਾਕੀ ਆਉਣ ਤੇ ਪਤਾ ਲੱਗ ਜਾਂਦਾ ਹੁੰਦਾ ਵੀ ਕਿੱਦਾਂ ਹੈ ਕਿੱਦਾਂ ਨਹੀਂ. ਜਦ ਆਪਾਂ ਰੋਜ ਆਉਣਾ. teacher ਗੱਲ-ਬਾਤ ਕਰਨੀ, ਫਿਰ ਓਨ੍ਹਾਂ ਬਾਰੇ ਵੀ ਪਤਾ ਲਗ ਜਾਂਦਾ ਹੈ.

ਚਲੋ ok. ਠੀਕ ਹੈ ਫਿਰ ਆ ਜੀਓ.

ਕਿਉਂ ਇਡਲੀ ਖਾਣੀ ਹੈ ਤੂੰ

ਤੁਸੀਂ ਕਿਦਾਂ ਬਣਾਉਂਦੇ ਹੋ ਮੈਂ ਤਾਂ ਇਡਲੀ ਬਹੁਤ ਹੀ ਔਖੀ ਉਹ ਵੀ ਨਹੀ ਬਣਾਉਂਦੀ ਬਸ ਏਵੇਂ ਹੈ ਉਹ ਆਪਣਾ ਭਿਉਂ ਲਾ ਥੋੜਾ ਜਾ ਸੂਜੀ ਲੈਲਾ ਇੱਕ ਕੋਲੀ